ਹਾਂਜੀ ਵੇਲ ਵਾਪ ਅਗਰ ਆਪਾਂ ਦੇਖਿਏ ਤਾਂ ਵਾਲਮੀਕੀ ਦੀ ਰਾਮਾਇਣ ਵਿੱਚ ਵੀ ਕੀਤਾ ਗਿਆ ਹਨਾ। ਤਿੰਨ ਪਤਨੀਆਂ ਸਨ ਦਸ਼ਰਤ ਦੀਆਂ ਹਾਂਜੀ ਕੌਸ਼ਲਿਆ ਸੱਭ ਤੋਂ ਵੱਡੀ ਸੀ ਅਤੇ ਉਂ ਸੱਭ ਤੋਂ ਸਰਲ, ਨਿਰਦਈ ਅਤੇ ਸੱਭ ਤੋਂ ਵੱਧ ਸਮਜਦਾਰ ਤੇ ਫ਼ੇਰ ਕੇਕਈ ਦੂਜੀ ਪਤਨੀ ਸੀ, ਹਾਂਜੀ ਤੇ ਸੱਭ ਤੋਂ ਖੂਬਸੂਰਤ ਅਤੇ ਚਾਲਾਕ ਸੀ ਤੇ ਫ਼ੇਰ ਉਹ ਸੀ ਜਿਸਤੇ ਰਾਜਾ ਦਸ਼ਰਤ ਭਗਵਾਨ ਰਾਮ ਨੂੰ ਚੋਦਾਂ ਸਾਲ ਲਈ ਜੰਗਲ ਭੇਜ, ਭੇਜਣ ਲਈ ਯਕ~ ਯਕੀਨ ਸੁਮਿਤਰਾ ਤੀਜੀ ਪਤਨੀ ਸੀ, ਉਹ ਉਹਨਾਂ ਵਿੱਚੋਂ ਸੱਭ ਤੋਂ ਭੁਦੀਮਾਨ ਅਤੇ ਸੂਜਵਾਨ ਸੀ ਤੇ ਦਸ਼ਰਤ ਜੀ ਦੇ ਅਤੇ ਚਾਰ ਪੁੱਤਰ ਸਨ। ਉਹਨਾਂ ਦੇ ਅਤੇ ਚਾਰ ਪੁੱਤਰ ਵੀ, ਪੁੱਤਰ ਸਨ ਹਾਂਜੀ ਹਾਂਜੀ ਸ਼ਾਂਤਾ ਰਾਜਾ ਦਸ਼ਰਤ ਦੀ ਧੀ ਸੀ ਅਤੇ ਭਗਵਾਨ ਰਾਮ ਦੀ ਭੈਣ ਵੀ ਸੀ। ਬਾਅਦ ਵਿੱਚ ਉਸਨੂੰ ਅੰਗਾਂ ਦੇ ਰਾਜਾ ਰਾਜ ਰੋਪਨ ਨੂੰ ਗੋਦ ਲੈਣ ਵਿੱਚ ਦਿੱਤਾ ਗਿਆ ਤੇ ਉਹ ਵੇਦ ਗਿਆਨ ਕਲਾਕਾਰ ਕਲਾ, ਸ਼ਿਲਪਕਾਰੀ ਅਤੇ ਯੁੱਧ ਲੜਾਈ ਵਿੱਚ ਚੰਗੀ ਸਿੱਖਿਅਤ, ਉਸਦਾ ਵਿਆਹ ਸ਼੍ਰੀ ਸੰਗਾ ਨਾਲ ਹੋਇਆ ਸੀ ਤੇ ਦਸ਼ਰਤ ਲਈ ਪੁੱਤਰ ਵੀ ਕੀਤੀ ਜਿਸਤੋਂ ਬਾਦ ਚਾਰ ਪੁਤਰਾਂ ਰਾਮ, ਭਰਤ, ਜੁੜਵਾ ਲਕਸ਼ਮੰਨ ਔਰ ਸ਼ਤਰੁਗਨ ਨੇ ਆਸ਼ੀਰਵਾਦ ਲੀਤਾ ਸੀ ਹਾਂਜੀ ਤੇ ਜਿਹੜਾ ਪਹਿਲਾ ਪੁੱਤਰ ਸੀ ਉਹ ਰਾਮ ਸੀ, ਤੇ ਰਾਮ ਦਾ ਰਾਮਚੰਦ ਹਿੰਦੂ ਧਰਮ ਇੱਕ ਪ੍ਰਮੁੱਖ ਧਰਮ ਹੈ ਤੇ ਭਗਵਾਨ ਵਿਸ਼ਨੂੰ ਦਾ ਸੱਤਵਾਂ ਅਵਤਾਰ ਹੈ ਤੇ ਰਾਮ ਦਾ ਜਨਮ ਕੋਸ਼ਾਲਯਾ ਤੋਂ ਹੋਇਆ ਸੀ, ਕੋਸ਼ਾਲਯਾ ਉਹਨਾਂ ਦੀ ਮਾਤਾ ਸੀ ਹਨਾ ਤੇ ਰਾਮ ਦਾ ਵਿਆਹ ਸੀਤਾ ਨਾਲ ਹੋਇਆ ਜੋਕਿ ਵੇਦਾਂ ਦੇ ਰਾਜਾ ਜਨਕ ਦੀ ਧੀ ਸੀ ਤੇ ਫੇਰ ਉਸਨੇ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 ਜੋਕਿ ਗਈ ਸੀ ਉਸਦੇ ਦੋ ਪੁੱਤਰ ਲਵ ਤੇ ਕੁਸ਼ ਸਨ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 ਅੱਧਰਸ਼ਵਾਦ ਦਾ ਪ੍ਰਤੀਕ ਸੀ। ਕੁਝ ਕਥਾਵਾਂ ਨੇ ਕਿਹਾ ਹੈ ਜਦੋਂ ਰਾਮ ਵਿਸ਼ਨੂੰ ਦਾ ਅਵਤਾਰ ਸੀ, ਭਰਤ ਨੇ ਵਿਸ਼ਨੂੰ ਦੇ ਸੁਦਰਸ਼ਨ ਚੱਕਰ ਦਾ ਅਵਤਾਰ ਸੀ, ਭਰਤ ਦਾ ਵਿਆਹ ਅਹ ਕੁਸ਼ਵੰਦਾਵਦਾ ਦੀ ਧੀ ਮੰਨਡਲੀ ਅਤੇ ਮਿਥਿਆ ਨਾਲ ਰਾਜਾ ਜਨਕ ਦੇ ਭਰਾ ਚੰਦਰਭਾਗਾ ਨਾਲ ਹੋਇਆ ਸੀ ਅਤੇ ਇਸਲਈ ਉਹ ਸੀਤਾ ਦਾ ਚਚੇਰਾ ਭਰਾ ਸੀ ਤੇ ਫੇਰ ਤੀਜਾ ਭਰਾ ਲਕਸ਼ਮਨ ਸੀ ਤੇ ਲਾਕਸ਼ਮਨ ਸੁਮਿਤ੍ਰੀ ਤੇ ਜੁੜਵਾ ਬੱਚਿਆਂ ਨੂੰ ਲਕਸ਼ਮਨ ਅਤੇ ਅਹ ਸ਼ਤਰੂਧਨ ਹਾਂਜੀ ਅਹ

ਵਿਸ਼ਨੂੰ ਅਤੇ ਅਹ ਭਰਤ ਦਾ ਦੂਰਦਰਸ਼ਨ ਚੱਕਰ ਮਿਲਿਆ ਮੰਨਿਆ ਜਾਂਦਾ ਹੈ ਤੇ ਲਕਸਮਨ ਨੂੰ ਹਜਾਰ ਜਾਂ ਕੇਸ਼ਨਾਗ ਦਾ ਅਵਤਾਰ ਮੰਨਿਆ ਜਾਂਦਾ ਹੈ। ਤੇ ਲਕਸ਼ਮਨ ਦਾ ਵਿਆਹ ਸੀਤਾ ਦੀ ਛੋਟੀ ਭੈਣ ਉਰਮਿਲਾ ਨਾਲ ਹੋਇਆ ਸੀ, ਉਹਨਾਂ ਦੇ ਦੋ ਪੁੱਤਰ ਅੰਗਦ ਅਤੇ ਚੰਰਨਕੇਤੁ ਸਨ ਹਾਂ ਚੰਦਰਕੇਤੁ ਸਨ।

ਸ਼ਾਤਰੁਗਨ ਜੋਕਿ ਭਗਵਾਨ ਰਾਮ ਦਾ ਸੋਲਾਂਹ ਅਵਤਾਰ ਸੀਗਾ ਤੇ ਉਹ ਮਥੂਰਾ ਦੀ ਉਹ, ਮਥੂਰਾ ਦੀ ਰਾਕਸ਼ਸ ਰਾਜੇ ਲਾਵਾਂਸੂਰ ਦਾ ਕਾਤਿਲ ਸੀ ਜੋਕਿ ਰਾਵਨ ਦਾ ਭਤੀਜਾ ਸੀ। ਉਸਦਾ ਵਿਆਹ ਰਾਜਾ ਖੁਸ਼ਾਂਤਵਜਾ ਦੀ ਤੀਜੀ ਧੀ ਰਾਜਕੁਮਾਰੀ ਸ੍ਰੁਤਿ ਸਰੂਪਕਿਰਤੀ ਨਾਲ ਹੋਇਆ ਸੀ ਤੇ ਸ਼੍ਰੀ ਰਾਮ ਚਰਿਤ੍ਰ ਮਾਨਸ ਵਿੱਚ ਭਗਵਤੀ, ਪਾਰਵਤੀ ਦੇ ਭਗਵਾਨ ਸ਼੍ਰੀ ਰਾਮ ਦੇ ਅਵਤਾਰ ਦੇ ਕਾਰਨ ਹੀ ਸੰਬੰਧ ਚ ਭਗਵਾਨ ਸ਼ੰਕਰ ਤੋਂ ਪੁੱਛਦੇ ਹੋਏ ਆਖਿਆ ਜੋ ਕਿਨਮ ਹੈ ਭ੍ਰਮ ਸਰਵ ਵਿਆਪਕ ਤੇ ਅਵਿਨਾਸ਼ੀ ਅਤੇ ਘੱਟ - ਘੱਟ ਵਾਤੀ ਹੈ। ਉਸਨੂੰ ਨਰਕ ਸ਼ਰੀਰ ਧਾਰਨ ਕਰਨ ਦੀ ਕੀ ਲੋੜ ਪਈ ਸੀ।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 ਭਗਵਾਨ ਸ਼੍ਰੀ ਰਾਮ ਦੇ ਅਵਤਾਰ ਧਰਿਹਿੰਦ ਦਾ ਇੱਕੋ - ਇੱਕ ਇਹ ਕਾਰਨ ਹੈ, ਇਹ ਨਹੀਂ ਕਿਹਾ ਜਾ ਸਕਦਾ ਫੇਰ ਵੀ ਸੰਤਾਂ ਅਤੇ ਵੇਦਪੁਰਾਨ ਨੇ ਭਗਵਾਨ ਦੇ ਅਵਤਾਰ ਬਾਰੇ ਇਹੋ ਜੇਹਾ ਸੋਚਇਆ ਹੈ, ਮੈਂ ਤੁਹਾਨੂੰ ਤੁਹਾਡੇ ਸਾਹਮਣੇ ਰੱਖਦੀ ਹਾਂ ਜਦੋਂ - ਜਦੋਂ ਧਰਮ ਦੀ ਮਰਿਯਾਦਾ ਦਹੇ ਤੇਰੀ ਹੁੰਦੀ ਹੈ ਅਧਰਮ ਅਤੇ

ਧਾਰਨ ਕਰਕੇ ਪਰਮਾਤਮਾ ਅਸੁਰਾ ਦਾ ਸੰਘਾਰ ਕਰਦੇ ਹਨ ਅਤੇ ਧਰਮ ਨੂੰ ਮੁੜ ਸਥਾਪਨ ਕਰਦੇ ਹਨ।

ਹਾਂਜੀ - ਹਾਂਜੀ

ਇੱਕ ਵਾਰ ਉਹਨਾਂ ਦੇ ਮਨ ਵਿੱਚ ਅੰਦਰ ਅਜਿਹਾ ਵਿਚਾਰ ਆਇਆ ਕਿ ਸਾਰੇ ਵਿਸ਼ਨੂੰ ਹੀ ਆਰਤੀ ਕਰਦੇ ਹਨ, ਸਾਡੀ ਕੋਈ ਕਰਦਾ ਨਹੀਂ ਸੀ, ਅੱਜ ਤੋਂ ਪਹਿਲਾਂ ਸਾਡੀ ਪੂਜਾ ਆਰਤੀ ਕਰੇਗਾ ਉਸਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ।

ਉਸ ਦਿਨ ਇਤੇਫ਼ਾਕ ਨਾਲ ਸਨਾਦਿਕ ਆਗਏ ਤੇ ਜੈ - ਵਿਜੈ ਨੇ ਉਹਨਾ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸੀ ਤੇ ਉਹਨਾ ਨੇ ਸ਼ਰਾਪ ਦਿੱਤਾ ਕਿ ਤੁਸੀਂ ਦੋਵੇਂ ਨਿਸ਼ਚਰ ਮਤਲੱਬ ਰਾਕਸ਼ਸ ਬੰਨ ਜਾਓਗੇ ਜਿਸਦੇ ਵਜੋਂ ਹਿਰਨ ਅਤੇ ਹਿਰਨਾਸ਼ਕ ਨਾਂ ਦੇ ਦੈਤ ਹੋਏ, ਉਹਨਾਂ ਨੂੰ ਮੁਕਤ ਕਰਣ ਲਈ ਭਗਵਾਨ ਨੂੰ ਅਵਤਾਰ ਲੈਣਾ ਪਿਆ। ਤਿੰਨ ਜਨਮ ਤੱਕ ਜੈ ਅਤੇ ਵਿਜੇ ਨਿਸ਼ਾਚਰ ਬਣੇ ਅਤੇ ਅਵਤਾਰ ਲੈਕੇ ਭਗਵਾਨ ਨੇ ਉਹਨਾਂ ਨੂੰ ਮੁਕਤ ਕੀਤਾ। ਹਾਂਜੀ ਤੇ ਫ਼ਿਰ ਭਗਵਾਨ ਰਾਮ ਅਤੇ ਦੇਵੀ ਸੀਤਾ ਆਪਣੇ ਚੋਦਾਂ ਸਾਲਾਂ ਦੇ ਵਨਵਾਸ ਦੌਰਾਨ ਯੁੱਧ ਯੁੱਧ ਕਿਆ ਤੋ ਲੰਕਾ ਵਿਚਕਾਰ ਇਹਨਾਂ ਸੱਤ ਸਥਾਨਾਂ ਤੇ ਠਹਿਰੇ ਸਨ ਤੇ ਜਿਨ੍ਹਾਂ ਵਿੱਚ ਰਾਮ ਚਰਿਤ ਮਾਨਸ ਹਾਂਜੀ ਤੇ ਬਹੁਤ ਸਾਰੇ ਖੋਜ, ਖੋਜ ਕਰਤਾ ਦੇ ਅਨੁਸਾਰ ਜਦੋਂ ਭਗਵਾਨ ਰਾਮ ਨੂੰ ਜਵਾ, ਜਵਾਲਤ ਕੀਤਾ ਗਿਆ ਸੀ ਤਾਂ ਉਹਨਾਂ ਦੇ ਅਯੋਧਿਆ ਤੋਂ ਆਪਣੇ ਯਾਤਰਾ ਸ਼ੁਰੂ ਕੀਤੀ ਸੀ।

ਹਾਂ ਅਤੇ ਤੁਹਾਨੂੰ ਉਹਨਾ ਵਿੱਚੋਂ ਸੱਤ ਅਜਿਹੇ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਭਗਵਾਨ ਚੋਦਾਂ ਸਾਲ ਦੇ ਵਨਵਾਸ ਦੌਰਾਨ ਗਏ ਸਨ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

ਇੱਥੇ ਬਹੁਤ ਸਾਰੇ ਮੰਦਿਰ ਹੈ ਤੇ ਹੋਰ ਧਾਰਮਿਕ ਸਥਾਨ ਹਨ ਜਿਨ੍ਹਾਂ ਨੂੰ ਰਾਮਾਇਣ ਦੇ ਨਾਲ ਜੋੜਦੇ ਹੈ ਹਨਾ ਤੇ ਕਣਕ ਭਵਨ ਹੋਗਿਆ ਹਨੂੰਮਾਨ ਜੜੀ ਹੋਗੀ ਮ ਅਹ ਮੰਦਿਰ ਹੋ ਗਿਆ ਤੇ ਸਰਯੁ ਨਦੀ ਘਾਟ, ਇੱਥੇ ਦੇਖਣ ਲਈ ਕੁਝ ਅਜਿਹੇ ਸਥਾਨ ਨੇ ਜਿਥੇ ਕੇ ਤੁਸੀਂ ਇਹਨਾਂ ਨੂੰ ਅਹ ਮਤਲੱਬ ਕੀ ਦੇਖ ਸਕਦੇ ਹੋਂ ਹਨਾ ਜਿਨ੍ਹਾਂ ਦਾ ਮਤਲੱਬ ਕਿ ਸਥਾਨ ਬਣੇ ਹੋਏ ਨੇ ਉੱਤਰ ਪ੍ਰਦੇਸ਼ ਦੇ ਵਿੱਚ ਹਨਾ ਉਥੇ ਕਿ ਉਹਨਾਂ ਨੇ ਰਾਮ ਜੀ ਦਾ ਜੋ ਹੈਗਾ ਤੁਹਾਨੂੰ ਪੂਰਾ ਕਿਉਂਕਿ ਉਹਨਾਂ ਨੇ ਸ਼ੁਰੂ ਅਯੋਧਿਆ ਤੋਂ ਕੀਤਾ, ਜਦੋਂ ਉਹਨਾਂ ਦਾ ਵਨਵਾਸ ਹੋਇਆ ਤਾਂ ਉਹਨਾਂ ਨੇ ਅਯੋਧਿਆ ਤੋਂ ਸ਼ੁਰੂ ਕੀਤਾ ਸੀਗਾ। ਅਯੋਧਿਆ ਤੋਂ ਲੈਕੇ ਸ਼੍ਰੀ ਲੰਕਾ ਤੱਕ ਪੂਰਾ ਉਹਨਾਂ ਨੇ ਆਪਣਾ ਵਨਵਾਸ ਦਾ ਜੋ ਸਫ਼ਰ ਤਹਿ ਕੀਤਾ ਸੀ ਜਿਦੇ ਵਿੱਚ ਸੱਤ ਸਥਾਨ ਨੇ ਤੇ ਇਹਨਾਂ ਨੇ ਇਹ main ਮੁਖਿਅ ਸਥਾਨ ਮੰਨੇ ਜਾਂਦੇ ਨੇ ਅਯੋਧਿਆ ਦਾ ਹਨਾ।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

ਕਾਫ਼ੀ ਅੱਛਾ topic ਸੀ ਬਾਕੀ ਮੈਨੂੰ ਦੋਬਾਰਾ ਅਗਰ ਜ਼ਰੂਰਤ ਪਈ ਤਾਂ ਮੈਂ ਤੁਹਾਨੂੰ ਦੋਬਾਰਾ call ਕਰਦੀ ਹੈਂ ਠੀਕ ਹੈ? ਹਾਂਜੀ, thank you ਜੀ ਇਨ੍ਹਾਂ ਕੁੱਛ ਦਸਨ ਲਈ ਮੈਨੂੰ

ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ਕਦੋਂ ਅਤੇ ਕਿਉਂ ਮਨਾਇਆ ਗਿਆ? ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ILD ਹਰ ਸਾਲ ਅੱਠ ਸਤੰਬਰ ਨੂੰ ਦੁਨੀਆਂ ਭਰ ਵਿੱਚ ਵਿਅਕਤੀਆਂ, ਸਮਾਜ ਅਤੇ ਭਾਈਚਾਰਿਆਂ ਲਈ ਸਾਖ਼ਰਤਾ ਦੀ ਮਹੱਤਤਾ ਤੇ ਜ਼ੋਰ ਦੇਣ ਲਈ ਮਨਾਇਆ ਜਾਂਦਾ ਹੈ, ਸੰਯੁਕਤ ਰਾਸ਼ਟਰ ਵਿਦਿਅਕ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 ਅੱਠ ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ?

ਵਿੱਚ ਪਹਿਲੀ ਵਾਰ meeting ਕੀਤੀ ਸੀ। ਇਸ ਦਿਨ ਦਾ ਮਕਸਦ ਕੀ ਹੈ? ਇਸ ਦਿਨ ਦਾ ਮਕਸਦ ਹੈ ਅਨਪੜ੍ਹਤਾ ਵਿਰੋਧ ਸੰਘਰਸ਼ ਦੇ ਹੱਕ ਵਿੱਚ ਲੋਕ ਰਾਏ ਨੂੰ ਲਾਭ ਬੰਦ ਕਰਨਾ, ਸਾਖ਼ਰਤਾ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨਾ, ਅਤੇ ਵਿਅਕਤੀਗਤ ਅਤੇ ਰਾਸ਼ਟਰੀ ਵਿਕਾਸ ਲਈ ਜਨਤਕ ਜਾਗਰੂਕਤਾ ਅਤੇ ਸਾਖ਼ਰਤਾ ਦੀ ਮਹੱਤਤਾ ਨੂੰ ਵਧਾਉਣਾ ਹੈ। ਦੋ full time degree ਪ੍ਰੋਗਰਾਮਾਂ ਸੰਬੰਧੀ ਦਿਸ਼ਾ ਨਿਰਦੇਸ਼ ਕੀ ਹਨ? ਪ੍ਰੋਗਰਾਮਾਂ ਨੂੰ ਸਿਰਫ਼ ਉਹਨਾਂ ਸੰਸਥਾਵਾਂ ਵਿੱਚ ਹੀ ਚਲਾਇਆ ਜਾਣਾ ਚਾਹੀਦਾ ਹੈ ਜੋ ਸਟੈਚੂ~ ਸਟੈ~ ਜੋ statutory council ਜਾਂ ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਰਨ ਹਨ। ਭਾਰਤ ਦੇ ਇੱਕ ਵਿਦਿਆਰਥੀ ਦੋਵੇਂ ਪ੍ਰੋਗਰਾਮਾਂ ਨੂੰ ਇੱਕ ਭੌਤਿਕ ਮੋੜ ਵਿੱਚ ਅਤੇ ਦੂਜੇ ਨੂੰ online ਜਾਂ open ਅਤੇ distance learning mode ਵਿੱਚ ਅਪਣਾ ਸਕਦੇ ਹੈ ਨਾਲ ਹੀ ਵਿਦਿਆਰਥੀ ਇੱਕੋ ਸਮੇਂ ਦੋ online ਜਾਂ open ਅਤੇ distance learning ਪ੍ਰੋਗਰਾਮ ਲੈ ਸਕਦੇ ਹਨ, ਦਿਸ਼ਾ ਨਿਰਦੇਸ਼ PhD ਨੂੰ ਛੱਡ ਕੇ ਸਾਰੇ ਅਧ~ ਅਕਾਦਮਿਕ ਪ੍ਰੋਗਰਾਮਾਂ ਤੇ ਲਾਗੂ ਕੀਤੇ ਗਏ ਹਨ।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 ਭਾਰਤ ਅਮਰੀਕਾ ਸਿੱਖਿਆ ਅਤੇ ਨਰ ਵਿਕਾਸ ਕਾਰਜ ਸਮੂਹ ਬਾਰੇ ਕੀ ਜਾਣਦੇ ਹੋ? ਭਾਰਤ ਅਤੇ ਅਮਰੀਕਾ ਦੀ ਸਾਂਝੇ ਸਹਿਯੋਗ ਰਾਹੀਂ ਪੁਨਰ ਵਿਕਾਸ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਯੋਜਨਾ ਹੈ, ਦੋਵੇਂ ਦੇਸ ਵਿਦਿਆਰਥੀਆਂ ਅਤੇ ਵਿਦਵਾਨਾਂ ਦੀ

ਸੰਖੇਪ ਵਿੱਚ ਦੱਸ ਸਕਦੇ ਜੀ ਹੋ। ਜੀ ਸਹਿਯੋਗ ਯੋਜਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵੇਂ ਭਾਰਤ ਅਮਰੀਕਾ ਸਿੱਖਿਆ ਅਤੇ ਹੁਨਰ ਵਿਕਾਸ ਕਾਰਜ ਸਮੂਹ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ।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 ਪ੍ਰੋਗਰਾਮ ਨੂੰ ਮਜ਼ਬੂਤ ਕਰਨ ਵਿੱਚ ਉਜਾਗਰ ਕੀਤਾ ਗਿਆ, ਭਾਰਤ ਅਮਰੀਕਾ ਸੰਬੰਧਾਂ ਨੂੰ ਡੂੰਘਾ ਕਰਨ ਵਿੱਚ ਚਾਲੀ ਲੱਖ ਮਜ਼ਬੂਤ ਭਾਰਤੀ ਅਮਰੀਕੀਆਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ, ਦੋਵਾਂ ਦੇਸਾਂ ਦਰਮਿਆਨ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਕੂਟਨੀਤਿਕ ਸੰਬੰਧਾਂ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗਾ। ਕੀ fulbright ਨਹਿਰੂ ਪ੍ਰੋਗਰਾਮਾਂ ਪ੍ਰੋਗਰਾਮ ਬਾਰੇ ਕੁੱਝ ਜਾਣਦੇ ਹੋ?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

ਹਨ ਜਿੰਨਾਂ ਨੇ US ਦੀ bachelor degree ਜਾਂ post graduate degree ਦੇ ਬਾਰੇ ਦੀ degree ਪੂਰੀ ਕੀਤੀ ਹੈ ਅਤੇ ਘੱਟ ਤੋਂ ਘੱਟ ਤਿੰਨ ਸਾਲਾਂ ਦਾ ਪੇਸ਼ੇਵਾਰ ਕੰਮ ਦਾ ਤਜ਼ਰਬਾ ਹੈ। ਇੱਕ ਤੋਂ ਦੋ ਸਾਲਾਂ ਦੀ ਮਿਆਦ ਲਈ ਦਿੱਤੀਆਂ ਜਾਂਦੀਆਂ ਹਨ। ਭਾਰਤ ਦੀ learning ਗ਼ਰੀਬੀ ਤੇ district bank COVID nineteen ਮਹਾਂਮਾਰੀ ਦੇ ਦੌਰਾਨ ਸਿੱਖਿਆ ਖੇਤਰ ਉਹਨਾਂ ਬਹੁਤ ਸਾਰੇ ਖੇਤਰਾਂ ਵਿੱਚੋਂ ਇੱਕ ਸੀ, ਜਿਸਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ। ਭਾਰਤ ਅਤੇ ਕਈ ਹੋਰ ਦੇਸਾਂ ਨੂੰ online classes ਨੂੰ ਉਤਸਾਹਿਤ ਕਰਦੇ ਹੋਏ colleges ਅਤੇ school ਬੰਦ ਕਰਨੇ ਪਏ, ਪਰ ਇਸ ਮਹਾਂਮਾਰੀ ਦੇ ਦੌਰਾਨ ਬੇਨੀਮੀਆਂ ਬਹੁਤ ਹੋਈਆਂ ਸਨ ਅਤੇ ਇਸਦੇ ਪ੍ਰਭਾਵ ਵਿਦਿਆਰਥੀਆਂ ਦੁਆਰਾ ਮਹਿਸੂਸ ਕੀਤੇ ਗਏ। ਖ਼ਾਸ ਕਰਕੇ ਹਾਸ਼ੀਏ ਤੇ ਰਹਿ ਗਏ ਭਾਈਚਾਰਿਆਂ ਦੇ ਲੋਕਾਂ ਲਈ। ਸੰਖੇਪ ਵਿੱਚ ਦੱਸੋ। ਵਿਸ਼ਵ bank ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੀ learning ਗ਼ਰੀਬੀ ਵੱਧ ਕੇ ਸੱਤਰ ਫੀਸਦੀ ਹੋ ਗਈ ਹੈ, ਇਸ ਨਾਲ ਦੇਸ ਦੇ ਸਿੱਖਿਆ ਖੇਤਰ ਬਦਤਰ ਹੋ ਗਿਆ ਹੈ ਇਹ ਚਿੰਤਾ ਵਿਸ਼ਵ bank ਦੇ global director of education ਸੇਵਾਦਾਰ ਨੇ ਜ਼ਾਹਰ ਕੀਤਾ ਹੈ, ਦੱਸੀਆਂ ਗਈਆਂ ਸੰਖਿਆਵਾਂ ਅਧਿਕਾਰਕ ਸੰਖਿਆਵਾਂ ਨਹੀਂ ਹਨ, ਪਰ ਇਹ ਦੇਸ ਦੀ ਸਿੱਖਿਆ ਖੇਤਰ ਤੇ ਸ਼ੁਰੂਆਤੀ ਨਿਰੀਖਣ ਦੇ ਨਤੀਜੇ ਹਨ। ਗ਼ਰੀਬੀ ਸਿਖਰ ਬਾਰੇ।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 ਸੰਸਥਾ ਨੇ ਇਹ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਸਾਰੇ ਬੱਚੇ ਸਹੀ ਢੰਗ ਨਾਲ ਪੜ੍ਹ ਨਹੀਂ ਪਾ ਰਹੇ, ਦੁਨੀਆਂ ਵਿੱਚ ਇਸ ਦੋ ਸੌ ਸੱਠ ਮਿਲੀ~ ਦੋ ਸੌ ਸੱਠ ਮਿਲੀਅਨ ਤੋਂ ਵੱਧ ਬੱਚੇ school ਨਹੀਂ ਜਾਂਦੇ। ਅਤੇ ਇਸ ਸਾਲ ਸੰਕਟ ਹੋਰ ਡੂੰਘਾ ਹੋ ਰਿਹਾ ਹੈ, ਸਿਖਰ ਦੀ ਗ਼ਰੀਬੀ ਮੁੱਖ ਤੌਰ ਤੇ ਭਾਰਤ ਸਮੇਤ ਦੁਨੀਆਂ ਭਰ ਦੇ ਵਿਕਾਸਸ਼ੀਲ ਦੇਸਾਂ ਵਿੱਚ ਪਾਈ ਜਾ ਸਕਦੀ ਹੈ। ਇਸਨੂੰ ਹੱਲ ਕਰਨ ਲਈ ਕੀ ਕੀਤਾ ਜਾ ਸਕਦਾ ਹੈ? ਇਸਨੂੰ, ਹੱਲ ਕਰਨ ਲਈ ਵਿਸ਼ਵ bank ਦੁਆਰਾ ਗ਼ਰੀਬੀ ਸਿਖਰ ਦੀ ਪਰਿਭਾਸ਼ਾ ਦਸ ਸਾਲ ਦੀ ਉਮਰ ਤੱਕ ਦੀ ਹੈ ਅਤੇ ਇਸਦਾ ਸਾਧਾਰਨ ਪਾਠ ਪੜ੍ਹਣ ਵਿੱਚ ਅਸਮਰਥਾ ਵਜੋਂ ਕੀਤੀ ਗਈ ਹੈ। ਸੰਸਥਾਵਾਂ ਨੇ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਸਾਰੇ ਬੱਚੇ ਸਹੀ ਢੰਗ ਨਾਲ ਪੜ੍ਹਨ ਵਿੱਚ ਨਿਪੁੰਨ ਨਹੀਂ ਹਨ। ਕੀ ਕੀਤਾ ਜਾਣਾ ਚਾਹੀਦਾ ਹੈ?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

ਸੰਖੇਪ ਜਾਣਕਾਰੀ। ਵਿਸ਼ਵ bank ਦੇ ਇੱਕ ਵਕਤ ਨੇ ਜਾਣਕਾਰੀ ਇਕੱਠੀ ਕਰਨ ਅਤੇ school of excellence project ਦਾ ਅਧਿਐਨ ਕਰਨ ਲਈ ਗਾ~ ਗਾਂਧੀ ਨਗਰ ਦਾ ਦੌਰਾ ਕੀਤਾ, ਇਸ ਵਕਤ ਦੀ ਅਗਵਾਈ bank ਦੇ Global education direc~ direct ਸਾਵੇਦਾਰਾਂ ਨੇ ਕਿਹਾ ਵਕਤ ਵੱਲੋਂ ਸੂਬੇ ਦੀ ਸਿੱਖਿਆ ਵਿਭਾਗ ਦੀ command and control center ਦਾ ਵੀ ਦੌਰਾ ਕੀਤਾ ਗਿਆ। Command and control center ਬਾਰੇ ਕੀ ਜਾਣਦੇ ਹੋ? Command and ਅਹ control center ਨੂੰ ਹਾਲ ਹੀ ਵਿੱਚ launch ਕੀਤਾ ਗਿਆ ਸੀ ਅਤੇ ਇਹ ਇੱਕ interactive platform ਹੈ ਜਿਸਦੀ ਵਰਤੋਂ ਰਾਜ ਦੇ ਸਿੱਖਿਆ ਵਿਭਾਗ ਦੁਆਰਾ

ਇਸ project ਦਾ ਉਦੇਸ਼ ਸੂਬੇ ਵਿੱਚ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆਉਣਾ ਹੈ, ਇਸ mission ਰਾਹੀਂ ਗੁਜ਼ਰਾਤ ਰਾਜ ਸਰਕਾਰ ਦੀ ਅਗਲੇ ਪੰਜ ਸਾਲਾਂ ਵਿੱਚ ਦਸ ਹਜ਼ਾਰ ਕਰੌੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ, ਸੂਬੇ ਦੇ ਸਾਰੇ ਪੰਜ ਹਜ਼ਾਰ ਅੱਠ ਸੌ ਸੰਤਾਲੀ grant in aid ਅਤੇ ਪੈਂਤੀ ਹਜ਼ਾਰ ਇੱਕ ਸੌ ਤੇਤੀ ਸਰਕਾਰੀ schools ਨੂੰ ਇਸ mission ਤਹਿਤ cover ਕੀਤਾ ਜਾਵੇਗਾ ਨਾਲ ਹੀ ਅਧਿਆਪਨ ਦੇ ਦੋ ਪਾਸੀ ਢੰਗ ਨੂੰ ਮਹੱਤਵ ਦਿੱਤਾ ਜਾਵੇਗਾ, ਇਹਨਾਂ schools ਵਿੱਚ ਹੋਣਹਾਰ ਵਿਦਿਆਰਥੀ ਦੀ ਪਹਿਚਾਣ ਕਰਕੇ ਉਹਨਾਂ ਦਾ ਪਾਲਣ ਪੌਸ਼ਣ ਵੀ ਕੀਤਾ ਜਾਵੇਗਾ। Funds ਦੀ ਵਰਤੋਂ ਕਿਸ ਲਈ ਕੀਤੀ ਜਾਵੇਗੀ?

ਵਿੱਚ ਵੀਹ ਹਜ਼ਾਰ ਨਵੀਆਂ computer labs ਪੰਜਾਹ ਹਜ਼ਾਰ ਨਵੇਂ classroom ਅਤੇ ਪੰਜ ਹਜ਼ਾਰ labs ਬਣਾਉਣ ਲਈ ਖ਼ਰਚ ਕੀਤੇ ਜਾਣਗੇ, ਇਸ project ਦੇ ਅਗਲੇ ਪੰਜ ਸਾਲਾਂ ਵਿੱਚ ਇੱਕ ਕਰੌੜ ਸਕੂਲੀ ਵਿਦਿਆਰਥੀ ਨੂੰ ਲਾਭ ਹੋਵੇਗਾ।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 ਹਨ, ਜੋ ਕਿ ਸਿੱਖਿਆ ਸਮੇਤ ਸਤਾਰਾਂ ਵਿਭਾਗਾਂ ਅਧੀਨ ਲਾਗੂ ਕੀਤੀਆਂ ਜਾਣਗੀਆਂ, ਜਿੰਨਾਂ ਦਾ ਟੀਚਾ ਬੱਚਿਆਂ ਲਈ ਹੈ। ਸੰਖੇਪ ਜਾਣਕਾਰੀ ਬਾਲ budget ਬਾਰੇ। ਮੱਧ ਪ੍ਰਦੇਸ ਦੀ ਸਰਕਾਰ ਨੇ ਵਿੱਤੀ ਸਾਲ ਦੋ ਹਜ਼ਾਰ ਬਾਈ ਤੇਈ ਲਈ ਆਪਣਾ budget ਪੇਸ਼ ਕੀਤਾ ਹੈ, ਵਿੱਤ ਮੰਤਰੀ ਜਗਦੀਸ ਨੇ budget ਪੇਸ਼ ਕੀਤਾ ਦੋ point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 Allotment ਕੀਤੇ ਗਏ ਹੈ, ਦੋ ਹਜ਼ਾਰ ਬਾਈ ਤੇਈ ਦੇ budget ਵਿੱਚ ਕੁੱਲ ਦੋ ਲੱਖ ਉਣਤਰ ਹਜ਼ਾਰ ਦੋ ਸੌ ਸੈਂਤੀ ਕਰੌੜ ਰੁਪਏ ਦੀ ਪ੍ਰਸਤਾਵਿਤ ਕੀਤੀ ਗਈ ਹੈ ਜੋ ਕਿ ਪਿੱਛਲੇ budget ਨਾਲੋਂ ਲਗਪਗ ਸੈਂਤੀ ਹਜ਼ਾਰ ਪੰਜ ਸੌ ਕਰੌੜ ਰੁਪਏ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 ਰੁਪਏ allot ਕੀਤੇ ਗਏ ਹਨ, ਖੇਤੀਬਾੜੀ ਖੇਤਰ ਲਈ ਵੀਹ ਹਜ਼ਾਰ ਸਤਾਈ ਕਰੌੜ ਰੁਪਏ, ਸਿੱਖਿਆ ਲਈ ਬੱਤੀ ਹਜ਼ਾਰ ਅੱਠ ਸੌ ਤਰਤਾਲੀ ਕਰੌੜ ਰੁਪਏ ਅਤੇ ਸਿਹਤ ਲਈ ਉੱਨੀ ਹਜ਼ਾਰ ਚਾਰ ਸੌ ਪੰਜ ਕਰੌੜ ਰੁਪਏ ਰੱਖੇ ਗਏ ਹਨ, ਪੇਂਡੂ ਵਿਕਾਸ ਵਿਭਾਗ ਨੂੰ ਇੱਕੀ ਹਜ਼ਾਰ ਤਿੰਨ ਸੌ ਉਣਾਸੀ ਕਰੌੜ ਰੁਪਏ। ਕਰੌੜ ਰੁਪਏ ਦੀ ਰਾਸ਼ੀ allot ਕੀਤੀ ਗਈ ਹੈ, ਪੰਚਾਇਤ ਵਿਭਾਗ ਲਈ ਛੇ ਹਜ਼ਾਰ ਪੰਜ ਸੌ ਛੱਤੀ ਕਰੌੜ ਰੁਪਏ ਰੱਖੇ ਗਏ ਹਨ।

ਬਾਲ budget ਬਾਰੇ। ਇਸ ਸਾਲ ਦੇ budget ਦੀ ਖ਼ਾਸ ਗੱਲ ਇਹ ਸੀ ਕਿ ਇੱਕ ਵੱਖਰੇ ਬਾਲ budget ਦੇ ਤਹਿਤ ਉਹਨਾਂ ਦੇ ਪੋਸ਼ਣ ਸਿਹਤ ਅਤੇ ਸਿੱਖਿਆ ਲਈ ਸਤਵੰਜਾ ਹਜ਼ਾਰ ਅੱਠ ਸੌ ਤਿੰਨ ਕਰੌੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਇਹ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 ਬਾਲ budget ਸੂਬੇ ਦੇ ਬੱਚਿਆਂ ਦਾ ਉਜਵਲ ਭਵਿੱਖ ਯਕੀਨੀ ਬਣਾਏਗਾ, ਬਾਲ budget ਸਰਕਾਰਾਂ ਨੂੰ ਉਹਨਾਂ ਯੋਜਨਾਵਾਂ ਨਾਲ ਨਜਿੱਠਣ ਦੇ ਯੋਗ ਬਣਾਵੇਗਾ ਜੋ ਬਾਲ ਮੌਤ ਦਰ ਅਤੇ ਕੁਪੋਸ਼ਣ ਸਮੇਤ ਬਾਲ ਮਿੱਥੀ ਹੋਣਗੀਆਂ।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 ਦਿਸ਼ਾ ਨਿਰਦੇਸ਼ਾਂ ਬਾਰੇ ਦੱਸੋ। ਦਿਸ਼ਾ ਨਿਰਦੇਸ਼ਾਂ ਦਾ ਉਦੇਸ਼ ਉੱਚ ਸਿੱਖਿਆ ਸੰਸਥਾਵਾਂ ਨੂੰ ਉੱਚ ਸਿੱਖਿਆ ਵਿੱਚ ਮੌਜੂਦ ਅਤੇ ਲੋਚ ਨੂੰ ਵਧਾਉਣ ਅਤੇ ਤੋੜਨ ਲਈ ਵਿਭਿੰਨ ਵਿਸ਼ਿਆਂ ਵਿੱਚ ਪੇਸ਼ ਕਰਨ ਲਈ ਉਤਸਾਹਿਤ ਕਰਨਾ ਹੈ UGC ਦੇ HEI ਨੂੰ ਬਹੁ ਅਨੁਸਾਸਨੀ ਸੰਸਥਾਵਾਂ ਵਿੱਚ ਬਦਲਣ ਲਈ ਤਿੰਨ ਤਰੀਕੇ ਤਿਆਰ ਕੀਤੇ college ਅਤੇ ਯੂਨੀਵਰਸਟੀਆਂ ਵਿਚਕਾਰ ਅਕਾਦਮਿਕ ਸਹਿਯੋਗ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 ਉੱਚ ਸਿੱਖਿਆ ਅਤੇ ਖੇਤਰ ਵਿੱਚ ਉਹਨਾਂ ਦੇ ਦਾਖਲੇ ਵਿੱਚ ਰੁਕਾਵਟ ਬਣ ਰਹੀਆਂ ਹਨ college ਜਾਂ ਯੂਨੀਵਰਸਟੀਆਂ ਦੋਹਰੀ degrees ਦੀ ਪੇਸ਼ਕਸ ਕਰਨ ਲਈ ਸਹਿਯੋਗ ਕਰ ਸਕਦੀਆਂ ਹਨ। ਸੰਸਥਾਵਾਂ ਲਈ ਇਕਹਰੀ ਦਾਖਲਾ ਪ੍ਰਕਿਰਿਆ ਹੋਵੇਗੀ, ਦੋਹਰੀ degree ਲਈ ਇੱਕ ਵਿਦਿਆਰਥੀ ਇੱਕ degree ਜੇ ਮੇਜ਼ਬਾਨ ਸੰਸਥਾਵਾਂ ਵਿੱਚ ਅਤੇ ਦੂਜੀ ਭਾਗੀਦਾਰੀ ਸੰਸਥਾ ਵਿੱਚ ਪੂਰੀ ਕਰ ਸਕਦਾ ਹੈ UGC ਉਹਨਾਂ colleges ਅਤੇ ਯੂਨੀਵਰਸਟੀਆਂ ਦੀ ਪ੍ਰਸਾਨ ਕਰੇਗਾ ਜੋ ਮਜ਼ਬੂਤ ਬਹੁ ਅਨੁਸਾਸਨੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਬਦਲ ਸਕਦੇ ਹਨ। UGC ਬਾਰੇ ਦੱਸੋ।

ਸਿੱਖਿਆ ਦੇ ਮਿਆਰੇ ਦਾ ਤਾਲਮੇਲ, ਦ੍ਰਿੜਤਾ ਅਤੇ ਰੱਖ ਰਖਾਵ ਹੈ UGC ਭਾਰਤ ਵਿੱਚ ਯੂਨੀਵਰਸਟੀਆਂ ਨੂੰ ਮਾਨ~ ਮਾਨਤਾ ਪ੍ਰਦਾਨ ਕਰਦਾ ਹੈ, ਇਸ ਤੋਂ ਪਹਿਲਾਂ UGC ਦੀ ਥਾਂ ਤੇ ਭਾਰਤ ਦੇ ਉੱਚ ਸਿੱਖਿਆ commission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 ਰਾਸ਼ਟਰੀ ਸਿੱਖਿਆ ਨੀਤੀ ਦੋ ਹਜ਼ਾਰ ਵੀਹ ਨੇ ਇਹ ਵੀ ਕਲਪਨਾ ਕੀਤੀ ਹੈ ਕਿ ਦੋ ਹਜ਼ਾਰ ਤੀਹ ਤੱਕ ਹਰੇਕ ਜ਼ਿਲ੍ਹੇ ਵਿੱਚ ਜਾਂ ਨੇੜੇ ਘੱਟ, ਘੱਟੋ ਘੱਟ ਇੱਕ ਵੱਡੀ ਬਹੁ ਅਨੁਸਾਸਨੀ ਉੱਚ ਸਿੱਖਿਆ ਸੰਸਥਾ ਹੋਣੀ ਚਾਹੀਦੀ ਹੈ। ਬਹੁ ਅਨੁਸਾਸਨੀ ਉੱਚ ਸਿੱਖਿਆ ਲਈ UGC ਦਿਸ਼ਾ ਨਿਰਦੇਸ਼।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

ਦਿਸ਼ਾ ਨਿਰਦੇਸ਼ਾਂ ਬਾਰੇ ਦੱਸੋ। ਦਿਸ਼ਾ ਨਿਰਦੇਸ਼ਾਂ ਦਾ ਉਦੇਸ਼ ਉੱਚ ਸਿੱਖਿਆ ਸੰਸਥਾਵਾਂ ਨੂੰ ਉੱਚ ਸਿੱਖਿਆ ਵਿੱਚ ਮੌਜੂਦ ਤੇ ਲੋਚ ਨੂੰ ਵਧਾਉਣ ਅਤੇ ਤੋੜਨ ਲਈ ਵਿਭਿੰਨ ਵਿਸ਼ਿਆਵਾਂ ~ ਵਿੱਚ course ਪੇਸ਼ ਕਰਨ ਲਈ ਉਤਸਾਹਿਤ ਕਰਨਾ ਹੈ UGC ਨੇ HEI ਨੂੰ ਬਹੁ ਅਨੁਸਾਸਨੀ ਸੰਸਥਾਵਾਂ ਵਿੱਚ ਬਦਲਣ ਲਈ ਤਿੰਨ ਤਰੀਕੇ ਤਿਆਰ ਕੀਤੇ colleges ਤੇ ਯੂਨੀਵਰਸਟੀਆਂ ਵਿਚਕਾਰ ਅਕਾਦਮਿਕ

ਉਹ college ਜੋ ਯੂਨੀਵਰਸਟੀਆਂ ਨਾਲ ਸੰਬੰਧਤ ਹਨ ਬਹੁ ਅਨੁਸਾਸਨੀ ਸਿੱਖਿਆ ਦੀ ਪੇਸ਼ਕਸ ਕਰ ਸਕਦੇ ਹਨ, ਅਤੇ degree ਪ੍ਰਦਾਨ ਕਰਨ ਵਾਲੇ

ਉੱਚ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦੇ ਦਾਖਲੇ ਵਿੱਚ ਰੁਕਾਵਟ ਬਣ ਰਹੀਆਂ ਹਨ college ਜਾਂ ਯੂਨੀਵਰਸਟੀਆਂ ਦੋਹਰੀ degrees ਦੀ ਪੇਸ਼ਕਸ ਪੇਸ਼ਕਸ ਕਰਨ ਲਈ ਸਹਿਯੋਗ ਕਰ ਸਕਦੀਆਂ ਹਨ। ਦੋ ਸੰਸਥਾਵਾਂ ਲਈ ਇਕਹਰੀ ਦਾਖਲਾ ਪ੍ਰਕਿਰਿਆ ਹੋਵੇਗੀ, ਦੋਹਰੀ degree ਲਈ ਇੱਕ ਵਿਦਿਆਰਥੀ ਇੱਕ degree ਮੇਜ਼ਬਾਨ ਸੰਸਥਾ ਵਿੱਚ ਅਤੇ ਦੂਜੀ ਭਾਗੀਦਾਰੀ ਸੰਸਥਾ ਵਿੱਚ ਪੂਰੀ ਕਰ ਸਕਦਾ ਹੈ UGC ਉਹਨਾਂ colleges ਅਤੇ ਯੂਨੀਵਰਸਟੀਆਂ ਦੀ ਪ੍ਰਸਾਨ ਕਰੇਗਾ, ਜੋ ਮਜ਼ਬੂਤ ਬਹੁ ਅਨੁਸਾਸਨੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਬਦਲ ਸਕਦੇ ਹਨ। New ਇੰਡੀਆ literacy ਪ੍ਰੋਗਰਾਮ ਕੀ ਹੈ? ਇਹ ਪ੍ਰੋਗਰਾਮ ਭਾਰਤ ਸਰਕਾਰ ਨੇ ਵਿੱਤੀ ਸਾਲ ਦੋ ਹਜ਼ਾਰ ਬਾਈ ਦੋ ਹਜ਼ਾਰ ਸਤਾਈ ਲਈ new ਇੰਡੀਆ ਸਾਖ਼ਰਤਾ ਪ੍ਰੋਗਰਾਮ ਦੀ scheme ਬਣਾਈ ਜੋ ਬਾਲ ਸਿੱਖਿਆ ਦੇ ਸਾਰੇ ਖੇਤਰਾਂ ਨੂੰ cover ਕਰੇਗੀ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੋ ਹਜ਼ਾਰ ਵੀਹ ਨਾਲ ਮੇਲ ਖਾਂਦੀ ਹੈ, ਸੰਖੇਪ ਜਾਣਕਾਰੀ ਸਿੱਖਿਆ ਮੰਤਰਾਲੇ MOE ਨੇ new ਇੰਡੀਆ ਦਾ ਐਲਾਨ ਕੀਤਾ। ਅਗਲੇ ਪੰਜ ਸਾਲਾਂ ਲਈ ਸਾਖ਼ਰਤਾ ਪ੍ਰੋਗਰਾਮ। ਪੱਛਮੀ ਬੰਗਾਲ ਪਰਾਈ ਸਿੱਖਿਆ ਸ਼ਾਲਾ ਪਰੇ ਸਿੱਖਿਆ ਸ਼ਾਲਾ open room classroom ਹੈ ਇਸ ਨੂੰ ਪੱਛਮੀ ਬੰਗਾਲ ਸਰਕਾਰ ਵੱਲੋਂ launch ਕੀਤਾ ਜਾਣ ਜਾਣਾ ਹੈ pre primary ਅਤੇ primary ਦੇ ਵਿਦਿਆਰਥੀ ਲਈ ਪਰੇ ਸਿਖਿਆ ਸ਼ਾਲਾ ਦੀ ਸ਼ੁਰੂਆ~ ਸ਼ੁਰੂਆਤ ਕੀਤੀ ਗਈ ਹੈ, ਮੁੱਖ ਵਿਸ਼ੇਸ਼ਤਾਵਾਂ scheme ਦੇ ਤਹਿਤ ਪਹਿਲੀ ਜਮਾਤ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। Classes ਜ਼ਮੀਨਾਂ ਪੱਧਰ ਤੇ ਚਲਾਈਆਂ ਜਾਣਗੀਆਂ। TN anti NEET ਬਿੱਲ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

RRB ਪ੍ਰੀਖਿਆ ਚਿੰਤਾਵਾਂ ਤੇ committee

ਮਸ਼ਲਾ ਕੀ ਹੈ?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 Committee ਕੀ ਕਰੇਗੀ?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 ਅਤੇ committee ਚਾਰ ਮਾਰਚ ਦੋ ਹਜ਼ਾਰ ਬਾਈ ਤੱਕ ਆਪਣੀਆਂ ਸਿਫ਼ਾਰਸ਼ਾਂ ਸੋਂਪੇਗੀ ਨਾਲ ਹੀ committee ਦੇ ਵੱਡੇ ਵਿਰੋਧ ਵਾਲੇ ਖੇਤਰਾਂ ਜਾਣੀ ਉੱਤਰੀ ਅਤੇ railway ਅਤੇ ਇਹਾ ਇਲਾਹਾਬਾਦ ਵਿੱਚ camp ਲਗਾਉਣਗੇ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 ਵਿਦਿਆਰਥੀਆਂ ਦੁਆਰਾ ਉਠਾਈ ਗਈ ਚਿੰਤਾਵਾਂ ਕੀ ਹਨ? ਵਿਦਿਆਰਥੀ ਹੁਣ ਹੇਠ ਲਿਖਿਆਂ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਪ੍ਰਤੀ ਪ੍ਰੀਖਿਆ ਉੱਚ ਯੋਗਤਾ ਵਾਲੇ ਉਮੀਦਵਾਰਾਂ ਨੂੰ ਅੋਸਤਨ ਜਾਂ ਮੱਧਮ ਯੋਗਤਾ ਵਾਲੇ ਉਮੀਦਵਾਰਾਂ ਨਾਲ ਮੁਕਾਬਲਾ ਕਰਨ ਦੀ ਆਗਿਆ ਦਿੰਦੀ ਹੈ, ਨਾਲ ਹੀ ਕੁੱਝ ਵਿਦਿਆਰਥੀਆਂ ਦੀ ਦਲੀਲ ਦਿੱਤੀ ਕਿ ਜਦੋਂ ਵੀ ਇੱਕ ਉਮੀਦਵਾਰ ਇੱਕ ਖੇਤਰ ਤੋਂ ਯੋਗਤਾ ਪੂਰੀ ਕਰ ਸਕਦਾ ਹੈ। ਨਤੀਜੇ ਕਹਿੰਦੇ ਹਨ ਕਿ ਇੱਕੋ ਵਿਅਕਤੀ ਦੋ ਜਾਂ ਦੋ ਤੋਂ ਵੱਧ ਖੇਤਰਾਂ ਤੋਂ ਯੋਗਤਾ ਪ੍ਰਾਪਤ ਕੀਤਾ ਗਿਆ ਹੈ।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

RR exam ਕੀ ਹੈ। RR ਲਈ ਪ੍ਰੀਖਿਆਵਾਂ ਦਾ ਯੋਜਨ RR ਪ੍ਰੀਖਿਆਵਾਂ ਦਾ ਆਯੋਜਨ ਕਰਦਾ ਹੈ ਜਿਵੇਂ ਕਿ RRB uni~ union engineer railway protection post sub Inspector RRB ਗੈਰ ਤਕਨੀਕੀ ਪ੍ਰਸਿੱਧ ਸ਼੍ਰੇਣੀ NTPCRRB ਸਹਾਇਤਾ ਲੋਪੋ pilot Technician ਆਦਿ board ਦੁਆਰਾ ਇੱਕੀ ਤੋਂ ਵੱਧ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮਰ ਸੀਮਾ ਅਠਾਰਾਂ ਸਾਲ ਤੋਂ ਤੇਤੀ ਸਾਲ ਦੇ ਵਿਚਕਾਰ ਹੈ। ਦੇਸ ਦੇ ਸਲਾਹਕਾਰ ਪ੍ਰੋਗਰਾਮ ਅਤੇ ਨਵੇਂ ਉਪਾਅ।